ਠੀਕ ਆ ਨਾ ਜਿਹੜੀ ਇੱਕ ਵਧੀਆ ਲੱਗਦੀ ਸੀ ਕੁੜੀ ਉਹ ਚੱਕ ਕੇ ਲੈ ਜਾਂਦੇ ਸੀਗੇ ਸੱਚੀ ਗੱਲ ਹੈ ਉਸ time ਤੀਆਂ ਦਾ ਤਿਉਹਾਰ ਦੇ ਇੱਕ ਉਹ ਬੱਸ ਇੱਕ ਦਿੰਨ ਬੰਨੇ ਹੋਏ ਸੀਗੇ ਵੀ ਆਹ ਦਿੰਨਾ ਦੇ ਵਿੱਚ ਇੱਦਾਂ ਇੱਦਾਂ ਆਹ ਕੰਮ ਕਰਨੇ ਆ ਆਪਾਂ ਹੋ ਸਕਦਾ ਹੈ ਜੀ ਅਹ ਠੀਕ ਹੈ ਨਾ or ਇਹ ਤਾਂਹੀ ਅੱਗੇ ਚੱਲਦਾ ਚੱਲਦਾ ਚੱਲਦਾ ਹੁਣ ਤਿਉਹਾਰ ਹੀ ਬਣਾ ਲਿਆ

ਪਰ ਇਹ history ਤੁਸੀੰ ਦੇਖੋਗੇ ਨਾ you tube ਤੇ ਬਹੁਤ ਇਹਦੀਆ ਸਟੋਰੀਆ ਪਈਆਂ

ਠੀਕ ਹੈ ਹਾਂ ਜੋ ਇਹਦੇ ਨਾਲ link ਰੱਖਦੇ ਹੈ ਪਰ ਉਹ ਦੇਖ ਤਾਂ ਆਪਾਂ ਕਹਾਂਗੇ ਸਭ ਤੋਂ ਗੰਦਾ ਜਾਂ ਘਟੀਆ ਤਿਉਹਾਰ ਤੀਆਂ ਦਾ ਮੰਨਿਆ ਗਿਆ

ਨਹੀਂ ਨਾਲੇ ਕਹਿੰਦੇ ਵੀ ਸੋਣ ਵਿੱਚ ਇੱਕਠੀਆ ਹੁੰਦੀਆਂ ਤੀਆਂ

ਉਹੀ ਆ ਨਾ ਫ਼ਿਰ ਸੋਣ ਵਿੱਚ ਇੱਕਠੇ ਕਰ ਲੈਣੇ ਜਿੱਦਾਂ ਮਤਲਬ ਵੀ ਜੇ ਉਹੀ ਹੈ ਵੀ ਉਹ ਇੱਕ ਦਿੰਨ ਰੱਖ ਲੈਂਦੇ ਸੀਗੇ ਵੀ ਉਹ ਦਿੰਨ ਦੇ ਵਿੱਚ ਸਾਰੇ ਸਾਰੀਆਂ ਇੱਕਠੀਆਂ ਹੋ ਜਾਂਦੀਆਂ ਸੀਗੀਆਂ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਸੀਗਾ ਇੱਕ ਦੂਜੇ ਨੂੰ ਦੇਖ ਕੇ ਜਾਂ ਪਹਿਲਾਂ ਵੀ ਬੁੜੀਆਂ ਆਕੇ ਕੁੜੀਆਂ ਨੂੰ ਦੇਖ ਲੈਦੀਆ ਵੀ ਸਾਡੇ ਮੁੰਡੇ ਵਾਸਤੇ ਆ ਕੁੜੀ ਪਸੰਦ ਹੈ ਜਾਂ ਮੁੰਡੇ ਨੂੰ ਮੁੰਡੇ ਨੂੰ ਵਿਆਹ ਕੇ ਦੇਖ ਲਵੇ ਰਾਜੇ ਮਹਾਰਾਜੇ ਨਿੱਕਲ ਦੇ ਸੀ ਘਰੋ ਉਹ ਤਿਉਹਾਰ ਦੇ ਬਹਾਨੇ ਆਉਦੇ ਸੀ ਉਹ ਦੇਖ ਲੈਂਦੇ ਸੀਗੇ ਉਹ ਇਸ ਤਰ੍ਹਾਂ ਇੱਕ ਵਿਆਹ ਦਾ ਰਸਮ ਲਾਲੋ ਵਿਆਹ ਵੀ ਹੋ ਜਾਂਦਾ ਸੀਗਾ ਦੇਖਕੇ

ਹਾਂ ਵੀ ਇਸ ਤਰ੍ਹਾਂ ਮਨਾਇਆ ਗਿਆ ਹੈ

ਆਪਣੇ culture ਵਿੱਚ ਵੀ ਬਹੁਤ ਫ਼ਰਕ ਪੈ ਗਿਆ ਅੱਗੇ ਖੇਡਾਂ ਹੁੰਦੀਆਂ ਥੀਆ ਹੋਰ ਆਪਣਾ

ਲੋਕ ਨਾਚ ਹੁੰਦੇ ਦੇਖੋ

ਹਾਂ ਬੋਲੀਆਂ ਪਾਉਂਦੇ ਸੀਗੇ ਡੱਗਾ ਢੋਲ

ਨਾ ਕੋਈ ਢੋਲਕੀ ਨਾ ਹੀ ਛੇਣੇ ਨਾ

ਨਾ ਕੋਈ ਨਾ ਬਾਜਾ ਕੋਈ ਕਿਸੇ ਕਿਸਮ ਦਾ ਇੱਕ ਤੁੰਬੀ ਨਾਲ ਸੋ ਗੀਤ ਗਾ ਦਿੰਦਾ ਸੀਗਾ

ਨਾ ਜੀ ਪੁਰਾਣੇ record ਕਦੇ ਸੁਣ ਦੇਖੋ ਤੁਸੀਂ

ਜਿਹੜਾ ਇੱਕ ਨਾ ਜਿਹੜਾ ਉਹ ਕੁਲਦੀਪ ਮਾਣਕ ਹੋਇਆ ਉਹਦੀ

ਹੇਕ ਸਭ ਤੇ ਮਤਲਬ powerful ਹੇਕ ਮੰਨੀ ਗਈ ਹੈ ਉਹਦੀ

ਇੱਕ ਵਾਰ ਇੱਕ function ਤੇ ਉਹ ਗਿਆ ਪ੍ਰੋਗਰਾਮ ਤੇ

ਤੇ ਉਹ sound ਵਾਲੇ ਨੇ ਉਹਨੂੰ ਮਜ਼ਾਕ ਵਿੱਚ comment ਜਾ ਮਾਰਿਆ

ਮੈਕ ਮੂਕ ਲਾਉਣ ਦੀ ਕੀ ਲੋੜ ਹੈ ਛੋਟੇ ਜਿਹੇ ਮੈਕ ਨਾਲ ਸਰੀ ਜਾਣਾ ਸੀ ਇਹਦਾ ਤਾਂ ਸਿਹਤ ਵਜੋ ਇਹ ਜਾ ਹੈਨੀ ਤੱਕੜਾ ਨੀ ਸੀਗਾ ਉਹ

ਪਰ ਉਹਨੇ ਕਿਹਾ ਕਹਿੰਦਾ ਤੂੰ ਦੇਖਲੀ ਵੀ ਤੇਰਾ sound ਨੀ ਬਚਦਾ ਹੁਣ

ਕਹਿੰਦੇ ਉਹਨੇ ਐਢੀ ਉੱਚੀ ਹੇਕ ਲਾਈ ਗਾਣਾ ਗਾਇਆ ਉਹਦਾ sound ਹੀ ਫੂਕਤਾ ਸਪੀਕਰ ਹੀ ਫੂਕ ਤੇ ਉਹਦੇ

ਉਹ ਹਾਂ ਜਿਵੇਂ ਮਰਜੀ ਲਈ ਹੋਵੇ ਉੱਥੇ ਵਧੀਆ ਭਾਵੇਂ ਮੇਰਾ ਵਰਗਾ singer ਬਣ ਜਾਵੇ ਉਹਨਾ ਨੇ ਆਵਾਜ਼

ਹਾਂ ਉਹਨੇ ਦੇ ਕੀ ਹੈ ਦੇਖੋ ਆਵਾਜ ਤਾਂ ਜਿਹੜੇ ਅੱਜਕਲ mixture ਲੱਗੇ ਹੋਏ ਹੈ sound system ਜੇ ਹੋਰ ਨੇ computerize ਕਰਕੇ ਉਹ ਆਵਾਜ ਨੂੰ ਸਾਫ਼ ਕਰ ਦਿੰਨੇ ਲੇਕਿਨ ਨਹੀਂ ਪਹਿਲਾਂ ਤਾਂ ਦੇਖੋ ਉਸਤਾਦ ਤਹਿਤ ਤਿਆਗ ਤੇ or ਧਾਰ ਦੇ ਤੇ

ਇਹ ਹੁੰਦਾ ਤਾ ਉਹੀ ਆ ਹੁਣ

ਅੱਗੇ singer ਹੁੰਦੇ ਤੇ ਉਹਨਾ ਘੜੇ ਘੜਾ ਦੇਖਲੋ ਕਿੰਨਾ ਵਧੀਆ ਵਜਾਉਂਦੇ ਤੇ ਪਹਿਲਾਂ

ਉਹ ਸਾਡੇ ਨਾ ਕੋਲ ਧਰਮਸ਼ਾਲਾ ਹੈ ਉੱਥੇ ਜਗਰਾਤਾ ਹੋਇਆ ਕਰਦਾ ਸੀ ਹੁਣ ਤਾਂ ਚਲੋ ਥੋੜਾ craze ਜਾ ਘੱਟ ਗਿਆ ਜਗਰਾਤੇ ਦਾ ਬਹੁਤ ਹੁਣ ਤਾਂ ਘੱਟ ਹੀ ਲੱਗਦਾ

ਜਿਹੜੇ ਗਾਣ ਵਾਲੇ ਆਉਂਦੇ ਸੀਗੇ

ਠੀਕ ਆ ਉਹਨਾ ਉਹਨਾ ਵਿੱਚ ਇੱਕ ਗਾਣੇ ਵਾਲਾ ਜਿਹੜਾ ਉਹ ਸਾਜ਼ ਵਜਾਣੇ ਘੜਿਆ ਆਲਾ ਹੁੰਦਾ ਸੀਗਾ

ਵੱਜਣੀ ਜੋਰ ਨਾਲ ਇਹਦਾ ਮਤਲਬ ਪਟਾਕੇ ਜੇ ਵੱਜਦੇ ਸੀਗੇ

ਇੱਕ ਇੱਕ ਨਾ ਮੈਂ ਇੱਕ ਉਹ ਹੋਇਆ singer ਹੋਇਆ ਅਹ ਉਹ ਆਪਣਾ ਮੁਸਲਿਮ ਹੈ ਉਹ ਅਹ ਉਹ ਕਪਿਲ ਸ਼ਰਮਾ ਦੇ show ਤੇ ਵੀ ਗਿਆ ਸੀਗਾ

ਉਹਨੇ ਇੱਕ ਉਹ ਉਹਨੂੰ comedy ਉਹਨੂੰ ਬੇਚਾਰੇ ਨੂੰ ਲੱਗ ਗਈ ਭੁੱਖ

ਉਹ ਆਪਣੇ ਉਹ ਲੱਗ ਗਈ ਭੁੱਖ ਉਹ ਜਾ ਕੇ ਢਾਬੇ ਤੇ ਲਾਗੇ ਰੋਟੀ ਖਾਣ

ਠੀਕ ਏ ਰੋਟੀ ਖਾਦੀ ਉਹਨੇ chicken ਨਾਲ

ਇੱਕ ਦੋ ਬੰਦਿਆ ਨੇ ਕਹਿੰਦੇ ਵੀ ਲੈ ਉੱਥੇ ਜਾ ਕੇ ਮਾਤਾ ਦੀਆਂ ਭੇਟਾ ਗਾਂਣੀਆ ਜਗਰਾਤੇ ਤੇ ਜਾਣਾ

ਉਹ ਉਹਨੂੰ ਬੁਲਾਲਿਆ ਜਾ ਕੇ ਜਦ ਜਗਰਾਤਾ ਕਰਨ ਗਿਆ ਪੰਡਾਲ ਚ ਗਿਆ ਉੱਥੇ ਬੁਲਾਲਿਆ side ਤੇ

ਤੂੰ ਤਾਂ ਯਾਰ ਖਾ ਪੀ ਕੇ ਆਇਆ ਹੈ ਮੀਟ ਮੂਟ ਖਾਂਦਾ ਹੈ ਤੂੰ

ਉਹ ਕਹਿੰਦਾ ਭਾਈ ਮੈਂ ਤਾਂ ਚਲ ਖਾਦਾ ਖਾਦਾ ਕਹਿੰਦਾ ਜਿਹੜਾ ਮਾਤਾ ਦਾ ਸ਼ੇਰਾਵਾਲੀ ਦਾ ਮਾਤਾ ਦਾ ਸ਼ੇਰ ਹੈ ਕਹਿੰਦਾ ਉਹ ਕਿਹੜਾ ਰੋਟੀ ਖਾਂਦਾ ਸਾਗ ਖਾਦਾ ਉਹ ਵੀ ਮੀਟ ਖਾਦਾ

ਇਹਨੇ ਇਸ ਤਰ੍ਹਾਂ comedy ਜਿਹੀ ਬਣਾਕੇ ਬੜਾ ਵਧੀਆ ਸੁਣਾਇਆ ਮੈਨੂੰ ਸੱਚੀ ਯਾਰ ਲੈ ਲੋਕ ਨਾ ਹੋਰ ਹੀ ਪਾਸੇ ਗੱਲ ਲੇ ਜਾਂਣੇ ਹੈ ਉਦੋ ਉਹ ਨੀ ਸੋਚਦੇ ਹੋਰ ਪਾਸੇ ਗੱਲ ਲੈ ਜਾਨੇ ਆ ਹੋਰ ਕਿਆ ਇਹ ਤਾਂ ਮਨ ਦੀਆਂ ਭਾਵਨਾਵਾਂ ਹੁੰਦੀਆਂ ਜੀ

ਤਵੇ ਵਾਲਾ ਚੱਲਦਾ ਹੁੰਦਾ ਤਾ ਤਵੇ ਵਾਲਾ ਚੱਲਦਾ ਸੀਗਾ ਹਾਂ ਪੁਰਾਣਾ

ਪਹਿਲਾਂ ਤੁਸੀਂ ਉਹਨੂੰ ਛੱਡੋ ਤੁਸੀਂ ਘੁੰਗਰੂ ਪਾਏ ਹੋਏ ਲੋਕ ਨੱਚੀ ਜਾਂਦੇ ਸੀਗੇ ਨੱਚਦੇ ਤੇ or ਪੀਪਣੀ ਵਾਲਾ ਬਾਜਾ ਖੜਾ ਹੁੰਦਾ ਕੱਛ ਲੈਕੇ

ਹਾਂ ਦੇਖਿਆ ਹੈ ਸ਼ਹਿਨਾਈ ਵੱਜਦੀ ਦੇਖੀ ਹੈ ਨਾ ਨਾ ਸ਼ਹਿਨਾਈ ਨੀ ਉਹ ਪੀਪਣੀ ਪਿੱਛੇ ਉਹਦੇ ਉਹ ਮੁਰਗੇ ਦੇ type ਬਣਾਕੇ ਮੁਰਗੇ ਦੇ ਮੁਰਗੇ ਆਲਾ

ਉਹ ਧੋਤੀਆਂ ਬੰਨੀਆਂ ਹੁੰਦੀਆਂ ਸੀ ਉਹਨਾ ਤੇ ਉੱਪਰ ਨੂੰ ਚੜ ਆਪਣਾ ਅਹ ਕਮੀਜਾ ਲੰਬੀਆ ਚਾਦਰੇ ਲਪੇਟੇ

ਇਹ ਦੋ ਤਿੰਨ ਵਿਆਹ attend ਕਰੇ ਆ ਮੈਂ

ਉਹ ਬਾਜੇ ਦੇਖੇ ਵਿਆਵਾਂ ਚ ਉਹ ਬਾਜੇ ਬੜੇ ਬੜੇ ਹੁੰਦੇ ਸੀਗੇ ਖ਼ਾਸੇ ਬੜੇ ਬੜੇ ਜ਼ੇ

ਪਿੱਤਲ ਦੇ ਹੁੰਦੇ ਤੇ ਬੜਾ ਜ਼ੋਰ ਲੱਗਦਾ ਤਾ ਉਨ੍ਹਾਂ ਨੂੰ ਵਜਾਉਣ ਨੂੰ ਉਹ ਤਾਂ ਬਹੁਤ ਜੋਰ ਲੱਗਦਾ ਬਹੁਤ ਜਿਆਦਾ ਜ਼ੋਰ

ਹੁਣ ਤਾ ਫ਼ੋਜੀ ਬੈੰਡ ਆ ਗਿਆ ਜੀ ਬੱਸ

ਫ਼ੋਜੀ ਬੈੰਡ ਦੇ ਬਾਅਦ ਹੁਣ ਨਵਾਂ ਚੱਲ ਪਿਆ ਉਹ ਸਪੀਕਰ ਜਾ ਲੇਕੇ ਭੰਗੜੇ ਦੀ dress ਪਾ ਕੇ ਨੱਚਦੇ ਫਿਰੀ ਜਾਂਦੇ ਹੈ ਮੂਹਰੇ ਮੂਹਰੇ

ਵਿੱਚ ਲੋਕ ਐਂ ਤਾਂ ਉਹ ਇਕੱਠੇ